ਪਾਊੰਚੀ ਤਾਂ ਸਕੂਲ ਪਾਊੰਚੀ ਸੀ ਅਮਨ ਮਿਲ ਪੀਯਾ। ਅਮਨ ਨੇ ਮਿਲਦੇ ਹੀ ਸਤ ਸ੍ਰੀ ਅਕਾਲ ਬੁਲਾਇਆ ਤੇ ਕਿਹਾ, ਵਾਹ ਮੈਡਮ ਅੱਜ ਤਾਂ ਕਿਆ ਖੂਬਸੂਰਤ ਲੱਗ ਰਹੇ ਹੋ ਤੁਸੀਂ ਅੱਜ ਕਿਸੇ ਦਾ function ਵਿਯਾਹ ਯਾਨ function ਵਿਚ ਜਾਣਾ ਆਯ ਤੇ ਅਮਨ ਨੇ ਮੁਸ੍ਕ੍ਰੁਆ ਕੇ ਕਹਨ ਲਾਗ੍ਯ ਆਜ ਤਾਂ ਇੰਜ ਜਾਪਦਾ ਆਯ ਜਿਵੇਂ ਪਾਤ ਝਰ ਤੋਂ ਬਾਅਦ ਫੁਲ ਦੀ ਫੁਲਵਾਰੀ ਉਪਰ ਬਸੰਤ ਮੇਹਕ ਰਹੀ ਹੋਵੇ ਜਿਵੇਂ ਮੀਨ ਪੈਣ ਤੋਂ ਬਾਅਦ ਸਬ ਹਰਯ ਭਾਰਯ ਹੋ ਜਾਂਦਾ ਹੈ ਜਿਵੇਂ ਅਸਮਾਨ ਵ੍ਵਿਚ ਹੋਣਯ ਤੇ ਚੰਦ ਦੀ ਚਮਕ ਹੁੰਦੀ ਹੈ ਏਨੀ ਤਾਰੀਫ਼ ਸੁਨ ਕੇ ਰਿਮ੍ਪੀ ਨੂ ਬੋਹਤ ਚੰਗਾ ਲਗਿਆ। ਏ ਸਬ ਏ ਸਬ ਬਹੁਤ ਚੰਗਾ ਲਗਿਆਂ ਏ ਸਬ ਸੁਨ ਕੇ ਰਿਮ੍ਪੀ ਸਿਰਫ ਨਿੱਕੀ ਜੈ ਮੁਸਕੁਰਾਹਟ ਤੇ ਜ਼ੁਬਾਨ ਦਿਤੀ। ਅੱਧੀ ਛੁਟੀ ਵੇਲੇ ਅਮਨ ਤੇ ਰਿਮ੍ਪੀ ਇਕਠੀ ਬੈਠ ਕੇ lunch ਕਰਦੇ। ਓਹੋ ਕਈ ਛੇਰ ਬੈਠ ਕੇ ਛੁਟੀ ਤੋਂ ਬਾਅਦ ਵੀ ਗੱਲਾਂ ਬਾਤਾਂ ਕਰਦੇ ਰੇਹ੍ਨ੍ਡੇ ਅਮਨ ਨੂ ਰਿਮ੍ਪੀ ਚੰਗੀ ਲਗਦੀ ਸੀ ਜਿਸ ਕਰ ਕੇ ਊ ਰਿਮ੍ਪੀ ਨਾਲ ਗੱਲਾਂ ਬਾਤਾਂ ਕਰ੍ਨਿਯਾਂ ਚੌਂਦਾ ਸੀ ਏਧਰ ਰਿਮ੍ਪੀ ਵੀ ਅਮਨ ਬਾਰੇ ਇਹੀ ਸੋਚਦੀ ਰਿਹੰਦੀ। ਅਰ ਓਸਦੀ ਦਿਲ ਵਿਚ ਅਮਨ ਦੇ ਲੈ ਪਯਾਰ ਦੀ ਉਪਜ ਜਨਮ ਲੈਣ ਲਗ ਪੈ। ਰਿਮ੍ਪੀ ਨੂ ਜਿੰਦੇ ਦੀ ਯਾਦ ਆਉਣੀ ਕਤ ਗਈ ਇਕ ਦਿਨ ਦੋਵੇਂ ਅਧਿ ਛੁਟੀ ਸਮੇ rest room ਵਿਚ ਬੈਠੇ ਸਨ ਓਥੋ ਹਰ ਕੋਈ ਨਹੀ ਓਥੇ ਹੋਰ ਕੋਈ ਨਹੀ ਸੀ। ਊ ਕਮਰੇ ਨੂ ਅਲ੍ਮੀਅਰ ਦਾ ਦਰਵਾਜ਼ਾ ਤੇ ਦਾਰ੍ਵਾਜ੍ਯ ਨੂ ਸ਼ੀਸ਼ਾ ਲਾਗ੍ਯ ਹੋਯਾ ਸੀ ਏਸ ਵਿਚੋਂ ਅੰਦਰੋ ਬਹਿਰ ਨੂ ਵਲ ਨੂ ਸਬ ਕੁਛ ਦਿਸਦਾ ਸੀ ਤੇ ਬਾਹਰੋਂ ਅੰਦਰ ਵਲ ਕੁਜ ਨਹੀ ਦਿਖਦਾ ਸੀ ਦਰਵਾਜ਼ਾ ਬੰਦ ਸੀ ਅਮਨ ਨੇ ਰਿਮ੍ਪੀ ਰਿਮ੍ਪੀ ਗੱਲਾਂ ਕਰ ਰਹੇ ਸਨ ਅਮਨ ਨੇ ਸ਼ਰਾਰਤ ਭਰਿਯਾਂ ਨਜ਼ਰਾਂ ਨਾਲ ਰਿਮ੍ਪੀ ਨੂ ਦੇਖ੍ਯਾ। ਅਮਨ ਤੇ ਰਿਮ੍ਪੀ ਹਰ ਤਰਾਂ ਦੀਆਂ ਗੱਲਾਂ ਆਪਸ ਵਿਚ ਕਰ ਲੈਂਦੇ ਸਨ। ਕਿਉਕਿ ਓਹਨਾਂ ਦੇ ਵਿਚ ਬੋਹਤ ਗੂੜੀ ਦੋਸਤੀ ਪੈ ਚੁਕੀ ਸਨ। ਅਮਨ ਨੇ ਸ਼ਰਾਰਤ ਭਾਰਿਯਾਂ ਨਜ਼ਰਾਂ ਨਾਲ ਕੇਹਾ ਮੈਡਮ ਜੀ ਜੇਕਰ ਤੁਹਾਨੂੰ ਤੁਹਾਡੀ ਵਾਰੀ ਪ੍ਰੇਮਿਕਾ ਮਿਲ ਜਾਵੇ ਤਾਂ ਮੈਂ ਓਸਨੂ ਹੀਰੇ ਵਰਗੇ ਸ਼ੇਹ੍ਸ ਵਾਂਗ ਰਖਣ ਗਾ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 ਅੰਤ ਉਸਨੇ ਇੱਕ ਤਰੀਕਾ ਕੱਢ ਹੀ ਲਿਆ। ਇੱਕ ਦਿਨ ਸੇਠ ਨੇ ਆਪਣੇ ਪੁੱਤਰ ਨੂੰ ਆਪਣੇ ਕੋਲ ਬੁਲਾਇਆ। ਉਸਨੇ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 ਕੁਝ ਦਿਨਾਂ ਬਾਅਦ ਪਿਤਾ ਨੇ ਆਪਣੇ ਪੁੱਤਰ ਨੂੰ ਉਹ ਸੇਬਾਂ ਦੀ ਟੋਕਰੀ ਲਿਆਉਣ ਲਈ ਕਿਹਾ। ਪੁੱਤਰ ਉਹੀ ਸੇਬਾਂ ਦੀ ਟੋਕਰੀ ਲੈ ਆਇਆ। ਪਿਤਾ ਦੇ ਕਹਿਣ ਤੇ ਜਦੋਂ ਪੁੱਤਰ ਨੇ ਕੱਪੜਾ ਹਟਾਇਆ ਤਾਂ ਸਾਰੇ ਸੇਬ ਗਲੇ ਪਏ ਸਨ। ਪੁੱਤਰ ਇਹ ਵੇਖ ਕੇ ਹੈਰਾਨ ਹੋ ਗਿਆ। ਪਿਤਾ ਨੇ ਪੁੱਤਰ ਨੂੰ ਸਮਝਾਉਂਦਿਆਂ ਕਿਹਾ ਪੁੱਤਰ ਇਸ ਵਿੱਚ ਹੈਰਾਨ ਹੋਣ ਵਾਲੀ ਕੋਈ ਗੱਲ ਨਹੀਂ ਹੈ। ਜਿਸ ਤਰ੍ਹਾਂ ਇੱਕ ਗਲੇ ਸੇਬ ਨੇ ਸਾਰੇ ਸੇਬਾਂ ਨੂੰ ਖਰਾਬ ਕਰ ਦਿੱਤਾ ਹੈ। ਇਸੇ ਤਰ੍ਹਾਂ ਬੁਰੀ ਸੰਗਤ ਚੰਗਿਆਂ ਭਲਿਆਂ ਦੀ ਜਿੰਦਗੀ ਵੀ ਤਬਾਹ ਕਰ ਦਿੰਦੀ ਹੈ। ਪਿਤਾ ਦੀ ਸਿੱਖਿਆ ਪੁੱਤਰ ਦੇ ਮਨ ਉੱਤੇ ਅਸਰ ਗਈ ਅਤੇ ਉਸਨੇ ਤੁਰੰਤ ਬੁਰੀ ਸੰਗਤ ਦਾ ਤਿਆਗ ਕਰ ਦਿੱਤਾ। ਸੇਠ ਆਪਣੀ scheme ਵਿੱਚ ਕਾਮਯਾਬ ਹੋ ਕੇ ਖੁਸ਼ ਸੀ। ਸਿੱਖਿਆ- ਬੁਰੀ ਸੰਗਤ ਤੋਂ ਬਚੋ। ਇੱਕ ਪਿੰਡ ਵਿੱਚ ਇੱਕ ਅਮੀਰ ਸੇਠ ਰਹਿੰਦਾ ਸੀ।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 ਆਪਣੇ ਪੁੱਤਰ ਨੂੰ ਆਪਣੇ ਕੋਲ ਬੁਲਾਇਆ। ਉਸਨੇ ਆਪਣੇ ਪੁੱਤਰ ਨੂੰ ਇੱਕ ਸੇਬਾਂ ਦੀ ਟੋਕਰੀ ਲਿਆਉਣ ਲਈ ਕਿਹਾ। ਜਦੋਂ ਪੁੱਤਰ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

ਪਿਤਾ ਦੇ ਆਖੇ ਅਨੁਸਾਰ ਉਸਨੇ ਟੋਕਰੀ ਅੰਦਰ ਰੱਖ ਦਿੱਤੀ। ਕੁਝ ਦਿਨਾਂ ਬਾਅਦ ਪਿਤਾ ਨੇ ਆਪਣੇ ਪੁੱਤਰ ਨੂੰ ਉਹ ਸੇਬਾਂ ਦੀ ਟੋਕਰੀ ਲਿਆਉਣ ਲਈ ਕਿਹਾ। ਪੁੱਤਰ ਉਹੀ ਸੇਬਾਂ ਦੀ ਟੋਕਰੀ ਲੈ ਆਇਆ। ਪਿਤਾ ਦੇ ਕਹਿਣ ਤੇ ਜਦੋਂ ਪੁੱਤਰ ਨੇ ਕੱਪੜਾ ਹਟਾਇਆ ਤਾਂ ਸਾਰੇ ਸੇਬ ਗਲੇ ਪਏ ਸਨ। ਪੁੱਤਰ ਇਹ ਵੇਖ ਕੇ ਹੈਰਾਨ ਹੋ ਗਿਆ। ਪਿਤਾ ਨੇ ਪੁੱਤਰ ਨੂੰ ਸਮਝਾਉਂਦਿਆਂ ਕਿਹਾ ਪੁੱਤਰ ਇਸ ਵਿੱਚ ਹੈਰਾਨ ਹੋਣ ਵਾਲੀ ਕੋਈ ਗੱਲ ਨਹੀਂ ਹੈ। ਜਿਸ ਤਰ੍ਹਾਂ ਇੱਕ ਗਲੇ ਸੇਬ ਨੇ ਸਾਰੇ ਸੇਬਾਂ ਨੂੰ ਖਰਾਬ ਕਰ ਦਿੱਤਾ ਹੈ। ਇਸੇ ਤਰ੍ਹਾਂ ਬੁਰੀ ਸੰਗਤ ਚੰਗਿਆਂ ਭਲਿਆਂ ਦੀ ਜਿੰਦਗੀ ਵੀ ਤਬਾਹ ਕਰ ਦਿੰਦੀ ਹੈ। ਪਿਤਾ ਦੀ ਸਿੱਖਿਆ ਪੁੱਤਰ ਦੇ ਮਨ ਉੱਤੇ ਅਸਰ ਗਈ ਅਤੇ ਉਸਨੇ ਤੁਰੰਤ ਬੁਰੀ ਸੰਗਤ ਦਾ ਤਿਆਗ ਕਰ ਦਿੱਤਾ। ਸੇਠ ਆਪਣੀ scheme ਵਿੱਚ ਕਾਮਯਾਬ ਹੋ ਕੇ ਖੁਸ਼ ਸੀ। ਸਿੱਖਿਆ- ਬੁਰੀ ਸੰਗਤ ਤੋਂ ਬਚੋ। ਇੱਕ ਪਿੰਡ ਵਿੱਚ ਇੱਕ ਅਮੀਰ ਸੇਠ ਰਹਿੰਦਾ ਸੀ। ਉਸਦਾ ਇੱਕੋ-ਇੱਕ ਪੁੱਤਰ ਬੁਰੀ ਸੰਗਤ ਵਿੱਚ ਪੈ ਗਿਆ।

ਅੰਤ ਉਸਨੇ ਇੱਕ ਤਰੀਕਾ ਕੱਢ ਹੀ ਲਿਆ। ਇੱਕ ਦਿਨ ਸੇਠ ਨੇ ਆਪਣੇ ਪੁੱਤਰ ਨੂੰ ਆਪਣੇ ਕੋਲ ਬੁਲਾਇਆ। ਉਸਨੇ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 ਕੁਝ ਦਿਨਾਂ ਬਾਅਦ ਪਿਤਾ ਨੇ ਆਪਣੇ ਪੁੱਤਰ ਨੂੰ ਉਹ ਸੇਬਾਂ ਦੀ ਟੋਕਰੀ ਲਿਆਉਣ ਲਈ ਕਿਹਾ। ਪੁੱਤਰ ਉਹੀ ਸੇਬਾਂ ਦੀ ਟੋਕਰੀ ਲੈ ਆਇਆ। ਪਿਤਾ ਦੇ ਕਹਿਣ ਤੇ ਜਦੋਂ ਪੁੱਤਰ ਨੇ ਕੱਪੜਾ ਹਟਾਇਆ ਤਾਂ ਸਾਰੇ ਸੇਬ ਗਲੇ ਪਏ ਸਨ। ਪੁੱਤਰ ਇਹ ਵੇਖ ਕੇ ਹੈਰਾਨ ਹੋ ਗਿਆ। ਪਿਤਾ ਨੇ ਪੁੱਤਰ ਨੂੰ ਸਮਝਾਉਂਦਿਆਂ ਕਿਹਾ ਪੁੱਤਰ ਇਸ ਵਿੱਚ ਹੈਰਾਨ ਹੋਣ ਵਾਲੀ ਕੋਈ ਗੱਲ ਨਹੀਂ ਹੈ। ਜਿਸ ਤਰ੍ਹਾਂ ਇੱਕ ਗਲੇ ਸੇਬ ਨੇ ਸਾਰੇ ਸੇਬਾਂ ਨੂੰ ਖਰਾਬ ਕਰ ਦਿੱਤਾ ਹੈ। ਇਸੇ ਤਰ੍ਹਾਂ ਬੁਰੀ ਸੰਗਤ ਚੰਗਿਆਂ ਭਲਿਆਂ ਦੀ ਜਿੰਦਗੀ ਵੀ ਤਬਾਹ ਕਰ ਦਿੰਦੀ ਹੈ। ਪਿਤਾ ਦੀ ਸਿੱਖਿਆ ਪੁੱਤਰ ਦੇ ਮਨ ਉੱਤੇ ਅਸਰ ਗਈ ਅਤੇ ਉਸਨੇ ਤੁਰੰਤ ਬੁਰੀ ਸੰਗਤ ਦਾ ਤਿਆਗ ਕਰ ਦਿੱਤਾ। ਸੇਠ ਆਪਣੀ scheme ਵਿੱਚ ਕਾਮਯਾਬ ਹੋ ਕੇ ਖੁਸ਼ ਸੀ। ਸਿੱਖਿਆ- ਬੁਰੀ ਸੰਗਤ ਤੋਂ ਬਚੋ। ਇੱਕ ਪਿੰਡ ਵਿੱਚ ਇੱਕ ਅਮੀਰ ਸੇਠ ਰਹਿੰਦਾ ਸੀ।

ਉਸ ਉਤੇ ਕੋਈ ਅਸਰ ਨਾ ਹੋਇਆ। ਸੇਠ ਬਹੁਤ ਸਿਆਣਾ ਸੀ। ਅੰਤ ਉਸਨੇ ਇੱਕ ਤਰੀਕਾ ਕੱਢ ਹੀ ਲਿਆ। ਇੱਕ ਦਿਨ ਸੇਠ ਨੇ ਆਪਣੇ ਪੁੱਤਰ ਨੂੰ ਆਪਣੇ ਕੋਲ ਬੁਲਾਇਆ। ਉਸਨੇ ਆਪਣੇ ਪੁੱਤਰ ਨੂੰ ਆਪਣੇ ਕੋਲ ਬੁਲਾਇਆ। ਉਸਨੇ ਆਪਣੇ ਪੁੱਤਰ ਨੂੰ ਇੱਕ ਸੇਬਾਂ ਦੀ ਟੋਕਰੀ ਲਿਆਉਣ ਲਈ ਕਿਹਾ। ਜਦੋਂ ਪੁੱਤਰ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

ਪਿਤਾ ਦੇ ਆਖੇ ਅਨੁਸਾਰ ਉਸਨੇ ਟੋਕਰੀ ਅੰਦਰ ਰੱਖ ਦਿੱਤੀ। ਕੁਝ ਦਿਨਾਂ ਬਾਅਦ ਪਿਤਾ ਨੇ ਆਪਣੇ ਪੁੱਤਰ ਨੂੰ ਉਹ ਸੇਬਾਂ ਦੀ ਟੋਕਰੀ ਲਿਆਉਣ ਲਈ ਕਿਹਾ। ਪੁੱਤਰ ਉਹੀ ਸੇਬਾਂ ਦੀ ਟੋਕਰੀ ਲੈ ਆਇਆ। ਪਿਤਾ ਦੇ ਕਹਿਣ ਤੇ ਜਦੋਂ ਪੁੱਤਰ ਨੇ ਕੱਪੜਾ ਹਟਾਇਆ ਤਾਂ ਸਾਰੇ ਸੇਬ ਗਲੇ ਪਏ ਸਨ। ਪੁੱਤਰ ਇਹ ਵੇਖ ਕੇ ਹੈਰਾਨ ਹੋ ਗਿਆ। ਪਿਤਾ ਨੇ ਪੁੱਤਰ ਨੂੰ ਸਮਝਾਉਂਦਿਆਂ ਕਿਹਾ ਪੁੱਤਰ ਇਸ ਵਿੱਚ ਹੈਰਾਨ ਹੋਣ ਵਾਲੀ ਕੋਈ ਗੱਲ ਨਹੀਂ ਹੈ। ਜਿਸ ਤਰ੍ਹਾਂ ਇੱਕ ਗਲੇ ਸੇਬ ਨੇ ਸਾਰੇ ਸੇਬਾਂ ਨੂੰ ਖਰਾਬ ਕਰ ਦਿੱਤਾ ਹੈ। ਇਸੇ ਤਰ੍ਹਾਂ ਬੁਰੀ ਸੰਗਤ ਚੰਗਿਆਂ ਭਲਿਆਂ ਦੀ ਜਿੰਦਗੀ ਵੀ ਤਬਾਹ ਕਰ ਦਿੰਦੀ ਹੈ। ਪਿਤਾ ਦੀ ਸਿੱਖਿਆ ਪੁੱਤਰ ਦੇ ਮਨ ਉੱਤੇ ਅਸਰ ਗਈ ਅਤੇ ਉਸਨੇ ਤੁਰੰਤ ਆਪਣੀ ਬੁਰੀ ਸੰਗਤ ਦਾ ਤਿਆਗ ਕਰ ਦਿੱਤਾ। ਸੇਠ ਆਪਣੀ scheme ਵਿੱਚ ਕਾਮਯਾਬ ਹੋ ਕੇ ਖੁਸ਼ ਸੀ। ਸਿੱਖਿਆ-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 ਬਾਰਾਂਸਿੰਗਾ ਇੱਕ ਵਾਰ ਦੀ ਗੱਲ ਹੈ ਕਿ ਇੱਕ ਜੰਗਲ ਵਿੱਚ ਇੱਕ ਬਾਰਾਂਸਿੰਗਾ ਰਹਿੰਦਾ ਸੀ, ਉਹ ਹਰ ਰੋਜ਼ ਨਦੀ ਕਿਨਾਰੇ ਪਾਣੀ ਪੀਣ ਜਾਂਦਾ ਸੀ, ਪਾਣੀ ਪੀਂਦੇ ਪੀਂਦੇ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 ਮਨ ਹੀ ਮਨ ਵਿੱਚ ਉਹ ਆਪਣੇ ਪੈਰਾਂ ਨੂੰ ਨਫ਼ਰਤ ਕਰਨ ਲੱਗਾ, ਉਸਨੂੰ ਲੱਗਦਾ ਕਿ ਪੈਰਾਂ ਕਾਰਨ ਉਸਦੀ ਸੁੰਦਰਤਾ ਫਿਕੀ ਪੈ ਰਹੀ ਹੈ। ਇੱਕ ਦਿਨ ਉਹ ਰੋਜ਼ਾਨਾ ਦੀ ਤਰ੍ਹਾਂ ਨਦੀ ਦੇ ਕਿਨਾਰੇ ਪਾਣੀ ਪੀ ਰਿਹਾ ਸੀ, ਕਿ ਉਸਨੂੰ ਸ਼ਿਕਾਰੀ ਕੁੱਤਿਆਂ ਦੇ ਭੋਂਕਣ ਦੀਆਂ ਆਵਾਜ਼ਾਂ ਆਈਆਂ ਜੋ ਉਸੇ ਵੱਲ ਹੀ ਆ ਰਹੇ ਸਨ ਉਹ ਡਰ ਕੇ ਤੇਜ਼ੀ ਨਾਲ ਦੌੜਨ ਲੱਗਾ,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

ਪਰ ਸਿੰਗ ਫਸੇ ਹੋਣ ਕਾਰਨ ਉਹ ਬੇਬਸ ਸੀ, ਇੰਨੇ ਨੂੰ ਕੁੱਤੇ ਉੱਥੇ ਪਹੁੰਚ ਗਏ ਅਤੇ ਉਹਨਾਂ ਬਾਰਾਂਸਿੰਗਾ ਤੇ ਹਮਲਾ ਕਰ ਦਿੱਤਾ ਅਤੇ ਉਸਨੂੰ ਮਾਰ ਦਿੱਤਾ ਸਿੱਖਿਆ ਹੰਕਾਰਿਆ ਸੋ ਮਾਰਿਆ ਜਾਂ ਹੰਕਾਰ ਦਾ ਸਿਰ ਨੀਵਾਂ ਬਾਰਾਂਸਿੰਗਾ ਇੱਕ ਵਾਰ ਦੀ ਗੱਲ ਹੈ ਕਿ ਇੱਕ ਜੰਗਲ ਵਿੱਚ ਇੱਕ ਬਾਰਾਂਸਿੰਗਾ ਰਹਿੰਦਾ ਸੀ, ਉਹ ਹਰ ਰੋਜ਼ ਨਦੀ ਕਿਨਾਰੇ ਪਾਣੀ ਪੀਣ ਜਾਂਦਾ ਸੀ, ਪਾਣੀ ਪੀਂਦੇ ਪੀਂਦੇ ਉਹ ਪਾਣੀ ਵਿੱਚ ਆਪਣੇ ਸਿੰਗਾਂ ਨੂੰ ਵੇਖਦਾ ਅਤੇ ਮਨ ਹੀ ਮਨ ਵਿੱਚ ਸੋਚਦਾ ਕਿ ਉਸਦੇ ਸਿੰਗ ਕਿੰਨੇ ਸੋਹਣੇ ਹਨ।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 ਅਤੇ ਉਸਨੂੰ ਆਪਣੇ ਪੈਰ ਬਹੁਤ ਹੀ ਭੱਦੇ ਅਤੇ ਕੰਮਜ਼ੋਰ ਪ੍ਰਤੀਤ ਹੁੰਦੇ ਮਨ ਹੀ ਮਨ ਵਿੱਚ ਉਹ ਆਪਣੇ ਪੈਰਾਂ ਨੂੰ ਨਫ਼ਰਤ ਕਰਨ ਲੱਗਾ, ਉਸਨੂੰ ਲੱਗਦਾ ਕਿ ਪੈਰਾਂ ਕਾਰਨ ਉਸਦੀ ਸੁੰਦਰਤਾ ਫਿਕੀ ਪੈ ਰਹੀ ਹੈ ਇੱਕ ਦਿਨ ਉਹ ਰੋਜ਼ਾਨਾ ਦੀ ਤਰ੍ਹਾਂ ਨਦੀ ਦੇ ਕਿਨਾਰੇ ਪਾਣੀ ਪੀ ਰਿਹਾ ਸੀ ਕਿ ਉਸਨੂੰ ਸ਼ਿਕਾਰੀ ਕੁੱਤਿਆਂ ਦੇ ਭੋਂਕਣ ਦੀਆਂ ਆਵਾਜ਼ਾਂ ਆਈਆਂ, ਜੋ ਉਸੇ ਵੱਲ ਹੀ ਆ ਰਹੇ ਸਨ ਉਹ ਡਰ ਕੇ ਤੇਜ਼ੀ ਨਾਲ ਦੌੜਨ ਲੱਗਾ ਅਤੇ ਕੁੁੱਤਿਆਂ ਨੂੰ ਕਾਫ਼ੀ ਪਿੱਛੇ ਛੱਡ ਗਿਆ,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

ਉਹ ਬੇਬਸ ਸੀ, ਇੰਨੇ ਨੂੰ ਕੁੱਤੇ ਉੱਥੇ ਪਹੁੰਚ ਗਏ ਅਤੇ ਉਹਨਾਂ ਬਾਰਾਂਸਿੰਗਾ ਤੇ ਹਮਲਾ ਕਰ ਦਿੱਤਾ ਅਤੇ ਉਸਨੂੰ ਮਾਰ ਦਿੱਤਾ ਸਿੱਖਿਆ ਹੰਕਾਰਿਆ ਸੋ ਮਾਰਿਆ ਜਾਂ ਹੰਕਾਰ ਦਾ ਸਿਰ ਨੀਵਾਂ ਬਾਰਾਂਸਿੰਗਾ ਇੱਕ ਵਾਰ ਦੀ ਗੱਲ ਹੈ ਕਿ ਇੱਕ ਜੰਗਲ ਵਿੱਚ ਇੱਕ ਬਾਰਾਂਸਿੰਗਾ ਰਹਿੰਦਾ ਸੀ ਉਹ ਹਰ ਰੋਜ਼ ਨਦੀ ਕਿਨਾਰੇ ਪਾਣੀ ਪੀਣ ਜਾਂਦਾ ਸੀ, ਪਾਣੀ ਪੀਂਦੇ ਪੀਂਦੇ ਉਹ ਪਾਣੀ ਵਿੱਚ ਆਪਣੇ ਸਿੰਗਾਂ ਨੂੰ ਵੇਖਦਾ ਅਤੇ ਮਨ ਹੀ ਮਨ ਵਿੱਚ ਸੋਚਦਾ ਕਿ ਉਸਦੇ ਸਿੰਘ ਕਿੰਨੇ ਸੋਹਣੇ ਹਨ।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 ਅਤੇ ਉਸਨੂੰ ਆਪਣੇ ਪੈਰ ਬਹੁਤ ਹੀ ਭੱਦੇ ਅਤੇ ਕੰਮਜ਼ੋਰ ਪ੍ਰਤੀਤ ਹੁੰਦੇ, ਮਨ ਹੀ ਮਨ ਵਿੱਚ ਉਹ ਆਪਣੇ ਪੈਰਾਂ ਨੂੰ ਨਫ਼ਰਤ ਕਰਨ ਲੱਗਾ, ਉਸਨੂੰ ਲੱਗਦਾ ਕਿ ਪੈਰਾਂ ਕਾਰਨ ਉਸਦੀ ਸੁੰਦਰਤਾ ਫਿਕੀ ਪੈ ਰਹੀ ਹੈ ਇੱਕ ਦਿਨ ਉਹ ਰੋਜ਼ਾਨਾ ਦੀ ਤਰ੍ਹਾਂ ਨਦੀ ਦੇ ਕਿਨਾਰੇ ਪਾਣੀ ਪੀ ਰਿਹਾ ਸੀ ਕਿ ਉਸਨੂੰ ਸ਼ਿਕਾਰੀ ਕੁੱਤਿਆਂ ਦੇ ਭੋਂਕਣ ਦੀਆਂ ਆਵਾਜ਼ਾਂ ਆਈਆਂ, ਜੋ ਉਸੇ ਵੱਲ ਹੀ ਆ ਰਹੇ ਸਨ, ਉਹ ਡਰ ਕੇ ਤੇਜ਼ੀ ਨਾਲ ਦੌੜਨ ਲੱਗਾ ਅਤੇ ਕੁੁੱਤਿਆਂ ਨੂੰ ਕਾਫ਼ੀ ਪਿੱਛੇ ਛੱਡ ਗਿਆ।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

ਉਸਨੂੰ ਸਮਝ ਆ ਗਈ ਸੀ ਕਿ ਸੁੰਦਰ ਉਹ ਚੀਜ਼ ਹੁੰਦੀ ਹੈ ਜੋ ਲੋੜ ਸਮੇਂ ਕੰਮ ਆਵੇ, ਜਿਹਨਾਂ ਸਿੰਗਾਂ ਨੂੰ ਉਹ ਆਪਣੇ ਸਿਰ ਦਾ ਤਾਜ ਸਮਝਦਾ ਸੀ, ਉਹਨਾਂ ਨੇ ਹੀ ਉਸਨੂੰ ਧੋਖਾ ਦਿੱਤਾ,

ਉਹ ਬੇਬਸ ਸੀ, ਇੰਨੇ ਨੂੰ ਕੁੱਤੇ ਉੱਥੇ ਪਹੁੰਚ ਗਏ ਅਤੇ ਉਹਨਾਂ ਬਾਰਾਂਸਿੰਗਾ ਤੇ ਹਮਲਾ ਕਰ ਦਿੱਤਾ ਅਤੇ ਉਸਨੂੰ ਮਾਰ ਦਿੱਤਾ ਸਿੱਖਿਆ ਹੰਕਾਰਿਆ ਸੋ ਮਾਰਿਆ ਜਾਂ ਹੰਕਾਰ ਦਾ ਸਿਰ ਨੀਵਾਂ ਬਾਰਾਂਸਿੰਗਾ ਇੱਕ ਵਾਰ ਦੀ ਗੱਲ ਹੈ ਕਿ ਇੱਕ ਜੰਗਲ ਵਿੱਚ ਇੱਕ ਬਾਰਾਂਸਿੰਗਾ ਰਹਿੰਦਾ ਸੀ, ਉਹ ਹਰ ਰੋਜ਼ ਨਦੀ ਕਿਨਾਰੇ ਪਾਣੀ ਪੀਣ ਜਾਂਦਾ ਸੀ, ਪਾਣੀ ਪੀਂਦੇ ਪੀਂਦੇ ਉਹ ਪਾਣੀ ਵਿੱਚ ਆਪਣੇ ਸਿੰਗਾਂ ਨੂੰ ਵੇਖਦਾ ਅਤੇ ਮਨ ਹੀ ਮਨ ਵਿੱਚ ਸੋਚਦਾ ਕਿ ਉਸਦੇ ਸਿੰਘ ਕਿੰਨੇ ਸੋਹਣੇ ਹਨ।

ਅਤੇ ਉਸਨੂੰ ਆਪਣੇ ਪੈਰ ਬਹੁਤ ਹੀ ਭੱਦੇ ਅਤੇ ਕੰਮਜ਼ੋਰ ਪ੍ਰਤੀਤ ਹੁੰਦੇ, ਮਨ ਹੀ ਮਨ ਵਿੱਚ ਉਹ ਆਪਣੇ ਪੈਰਾਂ ਨੂੰ ਨਫ਼ਰਤ ਕਰਨ ਲੱਗਾ, ਉਸਨੂੰ ਲੱਗਦਾ ਕਿ ਪੈਰਾਂ ਕਾਰਨ ਉਸਦੀ ਸੁੰਦਰਤਾ ਫਿਕੀ ਪੈ ਰਹੀ ਹੈ ਇੱਕ ਦਿਨ ਉਹ ਰੋਜ਼ਾਨਾ ਦੀ ਤਰ੍ਹਾਂ ਨਦੀ ਦੇ ਕਿਨਾਰੇ ਪਾਣੀ ਪੀ ਰਿਹਾ ਸੀ ਕਿ ਉਸਨੂੰ ਸ਼ਿਕਾਰੀ ਕੁੱਤਿਆਂ ਦੇ ਭੋਂਕਣ ਦੀਆਂ ਆਵਾਜ਼ਾਂ ਆਈਆਂ, ਜੋ ਉਸੇ ਵੱਲ ਹੀ ਆ ਰਹੇ ਸਨ, ਉਹ ਡਰ ਕੇ ਤੇਜ਼ੀ ਨਾਲ ਦੌੜਨ ਲੱਗਾ ਅਤੇ ਕੁੁੱਤਿਆਂ ਨੂੰ ਕਾਫ਼ੀ ਪਿੱਛੇ ਛੱਡ ਗਿਆ।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

ਉਹ ਬੇਬਸ ਸੀ, ਇੰਨੇ ਨੂੰ ਕੁੱਤੇ ਉੱਥੇ ਪਹੁੰਚ ਗਏ ਅਤੇ ਉਹਨਾਂ ਬਾਰਾਂਸਿੰਗਾ ਤੇ ਹਮਲਾ ਕਰ ਦਿੱਤਾ ਅਤੇ ਉਸਨੂੰ ਮਾਰ ਦਿੱਤਾ ਸਿੱਖਿਆ ਹੰਕਾਰਿਆ ਸੋ ਮਾਰਿਆ ਜਾਂ ਹੰਕਾਰ ਦਾ ਸਿਰ ਨੀਵਾਂ ਬਾਰਾਂਸਿੰਗਾ ਇੱਕ ਵਾਰ ਦੀ ਗੱਲ ਹੈ ਕਿ ਇੱਕ ਜੰਗਲ ਵਿੱਚ ਇੱਕ ਬਾਰਾਂਸਿੰਗਾ ਰਹਿੰਦਾ ਸੀ, ਉਹ ਹਰ ਰੋਜ਼ ਨਦੀ ਕਿਨਾਰੇ ਪਾਣੀ ਪੀਣ ਜਾਂਦਾ ਸੀ, ਪਾਣੀ ਪੀਂਦੇ ਪੀਂਦੇ ਉਹ ਪਾਣੀ ਵਿੱਚ ਆਪਣੇ ਸਿੰਗਾਂ ਨੂੰ ਵੇਖਦਾ ਅਤੇ ਮਨ ਹੀ ਮਨ ਵਿੱਚ ਸੋਚਦਾ ਕਿ ਉਸਦੇ ਸਿੰਗ ਕਿੰਨੇ ਸੋਹਣੇ ਹਨ।

ਅਤੇ ਉਸਨੂੰ ਆਪਣੇ ਪੈਰ ਬਹੁਤ ਹੀ ਭੱਦੇ ਅਤੇ ਕੰਮਜ਼ੋਰ ਪ੍ਰਤੀਤ ਹੁੰਦੇ, ਮਨ ਹੀ ਮਨ ਵਿੱਚ ਉਹ ਆਪਣੇ ਪੈਰਾਂ ਨੂੰ ਨਫ਼ਰਤ ਕਰਨ ਲੱਗਾ, ਉਸਨੂੰ ਲੱਗਦਾ ਕਿ ਪੈਰਾਂ ਕਾਰਨ

ਮੈਂ ਰੌਸ਼ਨ ਲਾਲ ਮੈਂ ਆਪਣੀ ਜ਼ਿੰਦਗੀ ਬਾਰੇ ਹੱਡਬੀਤੀ ਦੱਸਣ ਜਾ ਰਿਹਾਂ ਕਿ ਮੈਂ ਸੱਤਵੀਂ class ਵਿੱਚ ਜਦੋਂ ਪੜ੍ਹਦਾ ਸੀ, ਤੇ ਮੈਂ ਆਪਣੀ ਸੱਤਵੀਂ class ਦੇ ਵਿੱਚ ਹੀ ਪਹਿਲੀ ਵਾਰੀ ਨਸ਼ੇ ਸ਼ੁਰੂ ਕੀਤੇ। ਉਸ ਤੋਂ ਬਾਅਦ ਮੇਰੇ ਘਰਦਿਆਂ ਨੇ ਮੈਨੂੰ hostel ਵਿੱਚ ਦਾਖਲ ਕਰਵਾਇਆ hostel ਚ ਮੈਂ ਨੋਵੀਂ ਤੱਕ ਪੜ੍ਹਿਆ ਉੱਥੋਂ ਮੈਂ ਫਿਰ ਭੱਜ ਗਿਆ hostel ਚੋਂ ਤੇ Hostel ਭੱਜਣ ਤੋਂ ਬਾਅਦ ਮੇਰੀ life ਏਦਾਂ ਹੀ ਭਟਕਦੀ ਰਹੀ ਤੇ ਘਰਦਿਆਂ ਨੇ ਵੀ ਮੈਨੂੰ ਇਕ ਹਿਸਾਬ ਦਾ ਘਰੋਂ ਕੱਢ ਦਿੱਤਾ ਤੇ ਮੈਂ ਬਾਅਦ ਚ ਏਦਾਂ ਨਸ਼ਿਆਂ ਨੁਸ਼ਿਆਂ ਵਿੱਚ ਪੈ ਗਿਆ ਉਸ ਤੋਂ ਬਾਅਦ ਮੈਂ ਆਪਣੇ ਸ਼ਹਿਰ ਗੁਰਦਾਸਪੁਰ ਰਹਿੰਦਾ ਸੀ, ਇਸ ਤੋਂ ਬਾਅਦ ਮੈਂ ਪੰਜ ਸਾਲ ਵਾਸਤੇ ਜੰਮੂ ਸ਼ਹਿਰ ਵਿੱਚ ਰਹਿਣ ਚਲੇ ਗਿਆ ਉੱਥੇ ਵੀ ਕਾਫ਼ੀ ਜ਼ਿੰਦਗੀ ਮੇਰੀ ਏਦਾਂ ਧੱਕੇ ਠੇਢੇ ਹੀ ਰਹੀ ਕਿ ਕੰਮ ਕਾਰ ਮਿਲਿਆ ਨੀ ਤੇ ਬੜਿਆਂ ਦੇ ਤਰਲੇ ਮਾਰੇ ਉੱਥੇ ਜੋ ਸਾਡੇ ਰਿਸ਼ਤੇਦਾਰ ਸੀ, ਉਹਨਾਂ ਦੇ ਵੀ ਬੜੇ ਤਰਲੇ ਮਾਰੇ ਕਿਸੇ ਨੇ ਸਾਨੂੰ ਕੰਮ ਨੀ ਲਵਾਇਆ ਫਿਰ ਕਿਸੇ ਨੇ ਸਾਨੂੰ ਕੰਮ ਉੱਥੇ ਲਵਾਇਆ ਤੇ ਬੜੀ ਘੱਟ ਤਨਖਾਹ ਤੇ ਕੰਮ ਲਵਾਇਆ ਤੇ ਆਪਾਂ ਜਿਥੇ ਕੰਮ ਕਰਦੇ ਸੀ ਉੱਥੇ ਹੀ ਸੌਂ ਜਾਂਦੇ ਸੀ, ਉੱਥੇ ਹੀ ਰੋਟੀ ਪਾਣੀ ਖਾ ਲੈਂਦੇ ਸੀ, ਉੱਥੋਂ ਦੇ ਲੋਕ ਸਾਡੀ ਮਜ਼ਬੂਰੀ ਦਾ ਬਹੁਤ ਫ਼ਾਇਦਾ ਚੁੱਕਦੇ ਉਸ ਤੋਂ ਬਾਅਦ ਅਸੀਂ ਹੌਲੀ ਹੌਲੀ ਹੌਲੀ ਉੱਥੇ settle ਹੋਣਾ ਸ਼ੁਰੂ ਹੋਏ ਤੇ ਮੇਰੇ daddy ਦੀ death ਬਚਪਨ ਵਿੱਚ ਹੀ ਹੋ ਗਈ ਸੀ ਤੇ ਸਾਨੂੰ ਆਪਣੇ ਮਾਂ ਦੀ ਮਾਂ ਸਾਡੀ ਸਾਨੂੰ ਛੱਡ ਕੇ ਚਲੇ ਗਈ, ਉਸਤੋਂ ਬਾਅਦ ਅਸੀਂ ਆਪਣੇ ਮਾਂ ਪਿਓ ਦੀ ਬਹੁਤ ਕਮੀ ਮਹਿਸੂਸ ਕਰਦੇ ਉਸ ਤੋਂ ਬਾਅਦ ਮੈਂ ਆਪਣੇ ਚਾਰ ਪੰਜ ਸਾਲ ਉੱਥੇ ਜੰਮੂ ਸ਼ਹਿਰ ਵਿੱਚ ਕੱਟੇ ਤੇ ਉਸਤੋਂ ਬਾਅਦ ਆਪਾਂ ਮੈਂ ਫਿਰ ਗੁਰਦਾਸਪੁਰ ਆਇਆਂ ਤੇ ਮੇਰੀ ਮੰਮੀ ਨੇ ਦੂਜੀ marriage ਕੀਤੀ ਹੋਈ ਸੀ ਮੇਰੀ ਮੰਮੀ ਨੇ ਮੇਰੀ ਮਾਮੇ ਦੀ ਲੜਕੀ ਦੇ ਨਾਲ ਹੀ ਮੇਰੀ ਸ਼ਾਦੀ ਕਰਵਾ ਦਿੱਤੀ ਸ਼ਾਦੀ ਕਰਵਾਉਣ ਤੋਂ ਬਾਅਦ ਵੀ ਮੈਂ ਨਸ਼ੇ ਕਰਦਾ ਰਿਹਾ ਕਾਫ਼ੀ, ਮੇਰੀ wife ਵ ਕਾਫ਼ੀ ਮੇਰੀ ਪਤਨੀ ਮੇਰੇ ਤੇ ਕਾਫ਼ੀ ਦੁੱਖੀ ਰਹੀ, ਕਾਫ਼ੀ ਦੇਰ ਤੱਕ ਸਾਡੇ relation ਖ਼ਰਾਬ ਰਹੇ, ਮੇਰੀ ਪਤਨੀ ਦੇ ਔਰ ਮੇਰੇ ਸਾਡੇ ਰਿਸ਼ਤੇ ਕਾ ਕਾਫ਼ੀ ਖ਼ਰਾਬ ਰਹੇ, ਉਸ ਤੋਂ ਬਾਅਦ ਮੈਂ ਕੀ ਕੀਤਾ ਕਿ ਨਸ਼ੇ ਛੱਡ ਦਿੱਤੇ ਤੇ ਮੈਂ ਇੱਕ ਸਹੀ ਰਾਹ ਫੜ ਲਿਆ।

ਆਪਣੀ ਪਤਨੀ ਤੇ ਲਾਏ ਤੇ ਮੈਂ ਇੱਕ ਇਮਾਨਦਾਰੀ ਦੀ ਜ਼ਿੰਦਗੀ ਬਿਨਾਂ ਨਸ਼ੇ ਦੀ ਜ਼ਿੰਦਗੀ ਜਿਉਣ ਲੱਗ ਪਿਆ ਤੇ ਕਾਫ਼ੀ ਮੇਰੀ life ਚ ਜ਼ਿੰਦਗੀ ਵਿੱਚ ਉਤਾਰ ਚੜ੍ਹਾਅ ਆਇਆ ਤੇ ਉਸ ਤੋਂ ਬਾਅਦ ਦੋ ਤਿੰਨ ਸਾਲ ਮੈਂ ਦੇਖ ਭਾਲ ਕੀਤੀ ਆਪਣੀ ਪਤਨੀ ਦੀ, ਆਪਣੇ ਬੱਚੇ ਦੀ ਫਿਰ ਇੱਕ ਵਾਰੀ ਮੇਰੀ ਜ਼ਿੰਦਗੀ ਚ ਨਸ਼ਾ ਆ ਗਿਆ ਤੇ ਨਸ਼ੇ ਨਸ਼ੇ ਦੌਰਾਨ ਮੈਂ ਆਪਣੀ wife ਦੀ ਨਾ ਬੱਚੇ ਦੀ ਦੇਖਭਾਲ ਕਰਨੀ, ਨਾ ਮੈਂ ਕੋਈ ਪ੍ਰਵਾਹ ਕਰਨੀ ਆਪਣੀ wife ਦੀ ਤੇ ਜਿਸ ਆਦਮੀ ਨਾਲ ਮੇਰੀ ਮੰਮੀ ਨੇ marriage ਕਰਵਾਈ ਸੀ ਉਹਦੀ ਵੀ death ਹੋ ਗਈ ਤੇ ਫਿਰ ਮੰਮੀ ਸਾਡੀ ਕੋਲ ਹੀ ਆ ਗਈ। ਫਿਰ ਮੰਮੀ ਮੇਰੀ ਆਉਣ ਕਰਕੇ ਇੱਕ ਮੇਰੀ ਬੱਚੀ ਦਾ ਤੇ ਮੇਰੀ ਪਤਨੀ ਦਾ ਧਿਆਨ ਮੇਰੀ ਮੰਮੀ ਰੱਖਣ ਲੱਗ ਪਈ ਤੇ ਤੇ ਮੈਨੂੰ ਥੋੜ੍ਹੀ ਖੁੱਲ ਮਿਲ ਗਈ ਨਸ਼ੇ ਦੀ ਹੁਣ ਮੈਂ ਤੇ ਬੇਪਰਵਾਹ ਵਾਂ ਹੁਣ ਮੈਂ ਨਸ਼ੇ ਕਰ ਸਕਦਾ।

ਫਿਰ ਮੈਨੂੰ ਲੱਗਾ ਕਿ ਨਹੀਂ ਮੈਂ ਗ਼ਲਤ ਕਰ ਰਿਹਾਂ ਵਾਂ ਆਪਣੀ ਮੰਮੀ ਤੇ ਬੋਝ ਪਾ ਰਿਹਾਂ ਤੇ ਉਸ ਤੋਂ ਬਾਅਦ ਮੈਂ ਫਿਰ ਕੰਮ ਕਾਰ ਸ਼ੁਰੂ ਕੀਤਾ ਦੁਬਾਰਾ ਤੇ ਫਿਰ ਮੈਂ ਇੱਕ ਵਾਰੀ ਆਪਣੇ ਦੇਖਭਾਲ ਕੀਤੀ ਆਪਣੀ ਪਰਿਵਾਰ ਦੀ ਤੇ ਉਸ ਤੋਂ ਬਾਅਦ ਫਿਰ ਮੈਂ ਕੰਮ ਕਾਰ ਕਰਨਾ ਸ਼ੁਰੁ ਕੀਤਾ ਤੇ ਫਿਰ ਮੈਂ ਦੋ ਤਿੰਨ ਸਾਲ ਤੱਕ ਕੰਮ ਕਾਰ ਕਰਦਾ ਰਿਹਾਂ, ਆਪਣੇ ਪਰਿਵਾਰ ਦੀ ਦੇਖਭਾਲ ਕਰਦਾ ਰਿਹਾਂ। ਬਾਅਦ ਵਿੱਚ ਫਿਰ ਮੈਂ ਇੱਕ ਸ਼ਰਾਬ ਦਾ ਅਡਿਕ ਸ਼ਰਾਬ ਦੀ ਲੱਤ ਲੱਗ ਗਈ ਮੈਨੂੰ ਸ਼ਰਾਬ ਪੀਣੀ ਮੈਂ ਬੜੀ ਸ਼ੁਰੂ ਕਰ ਦਿੱਤੀ ਮੇਰੇ ਘਰਦਿਆਂ ਨੇ ਮੈਨੂੰ ਇੱਕ center ਵਿੱਚ ਨਸ਼ਾ ਛਡਾਊ ਕੇਂਦਰ ਵਿੱਚ ਦਾਖ਼ਲ ਕਰਵਾ ਦਿੱਤਾ ਉੱਥੇ ਮੈਨੂੰ ਕਾਫ਼ੀ ਇੱਕ ਮਹੀਨਾ ਤੋਂ ਵੱਧ ਰੱਖਿਆ ਉਹਨਾਂ ਨੇ ਤੇ ਮੈਨੂੰ ਅਹਿਸਾਸ ਹੋਇਆ ਕਿ ਮੈਂ ਆਪਣੀ ਜ਼ਿੰਦਗੀ ਚ ਬਹੁਤ ਗ਼ਲਤ ਕੀਤਾ। ਬਹੁਤ ਹੀ ਜ਼ਿਆਦਾ ਗ਼ਲਤ ਕੀਤਾ ਕਿ ਮੈਂ ਆਪਣੀ wife ਨੂੰ, ਆਪਣੀ ਮਾਂ ਨੂੰ ਬਹੁਤ ਦੁੱਖ ਦਿੱਤਾ ਤੇ ਨਾਲ ਦੀ ਨਾਲ ਮੈਨੂੰ ਜੂਏ ਦੀ ਵੀ ਬਹੁਤ ਲੱਤ ਸੀ ਮੈਂ ਸ਼ਰਾਬ ਪੀ ਕੇ ਜੂਆ ਖੇਡਦਾ ਸੀ ਬਹੁਤ ਜ਼ਿਆਦਾ। ਜੂਆ ਖੇਡਣਾ ਫਿਰ ਘਰਦਿਆਂ ਨੇ ਮੈਨੂੰ ਕੋਈ ਸੈਂਤੀ ਦਿਨ ਜਾਂ ਅਠੱਤੀ ਦਿਨ ਤੋਂ ਬਾਅਦ ਉੱਥੋਂ ਲਿਆਂਦਾ ਤੇ ਕਾਫ਼ੀ ਮੇਰਾ ਨਸ਼ਾ center ਭੇਜਣ ਤੋਂ ਪਹਿਲਾਂ ਘੱਟ ਗਿਆ ਸੀ ਬਾਅਦ ਚ center ਚ ਥੋੜ੍ਹੀ ਮੇਰੀ ਸਿਹਤ ਚੰਗੀ ਹੋ ਗਈ ਮੈਂ ਠੀਕ ਹੋ ਗਿਆ center ਆਉਣ ਤੋਂ ਬਾਅਦ ਮੈਂ ਨੋਂ ਮਹੀਨੇ ਤੱਕ ਕਮਾਈ ਕੀਤੀ ਰਿਕਸ਼ਾ ਚਲਾਉਣਾ ਸ਼ੁਰੂੂ ਕੀਤਾ ਉਸ ਤੋਂ ਬਾਅਦ ਮੈਂ

ਫਿਰ ਮੇਰੇ ਘਰਦੇ ਮੇਰੇ ਤੋਂ ਬਹੁਤ ਪਰੇਸ਼ਾਨ ਹੋ ਗਏ ਕਹਿੰਦੇ ਜ਼ਿੰਦਗੀ ਦੇ ਵਿੱਚ ਕਦੇ ਸੁਧਰ ਨੀ ਸਕਦਾ ਮੁਹੱਲੇ ਵਾਲੇ ਵੀ ਕਹਿਣ ਲੱਗ ਪਏ ਕਿ ਜ਼ਿੰਦਗੀ ਚ ਹੁਣ ਕਦੇ ਨੀ ਸੁਧਰ ਸਕਦਾ, ਇਹਨੂੰ ਦੋ ਤਿੰਨ ਵਾਰੀ ਮੌਕੇ ਮਿਲੇ। ਕਦੇ ਨਸ਼ਾ ਛੱਡ ਦਿੰਦਾ ਕਦੇ ਕਰ ਲੈਂਦਾ, ਕਦੇ ਛੱਡ ਦਿੰਦਾ ਕਦੇ ਕਰ ਲੈਂਦਾ ਫਿਰ ਮੈਂ ਵੀ ਆਪਣੇ ਆਪ ਤੋਂ ਉਮੀਦ ਛੱਡ ਦਿੱਤੀ ਕਿ ਮੈਂ ਸ਼ਾਇਦ ਹੁਣ ਇਹ ਨਸ਼ੇ ਦੀ ਜ਼ਿੰਦਗੀ ਹੀ ਜਿਉਣੀ ਹੈ। ਮੈਂ ਨਸ਼ਾ ਫਿਰ ਬਹੁਤ ਜ਼ਿਆਦਾ ਕਰਨ ਲੱਗਿਆ, ਸਰੀਰ ਮੇਰਾ ਮੇਰੇ ਜੋ ਗੁਰਦਾ ਕਿਡਨੀਆਂ ਤੇ ਸਭ ਮੇਰੇ ਅਫੈਕ problem ਹੋਣੀ ਖ਼ਰਾਬ ਹੋਣੇ ਸ਼ੁਰੂ ਹੋ ਗਏ। ਤੇ ਉਸ ਤੋਂ ਬਾਅਦ ਮੇਰੇ ਕਾਫ਼ੀ ਵਾਰੀ checkup ਕਰਵਾਏ ਘਰਦਿਆਂ ਨੇ ਘਰਦਿਆਂ ਨੇ ਮੈਨੂੰ ਬੜੇ ਪੈਸੇ ਮੇਰੇ ਤੇ ਲਾਏ ਡਾਕਟਰਾਂ ਨੂੰ ਬਹੁਤ ਪੈਸੇ ਦਿੱਤੇ ਫਿਰ ਘਰਦਿਆਂ ਨੇ ਹਾਰ ਕੇ ਫਿਰ ਸੋਚਿਆ ਵੀ ਇਹਨੂੰ center ਭੇਜ ਦੇਈਏ। ਕੋਈ ਸੱਤ ਅੱਠ ਮਹੀਨੇ ਮੈਂ ਨਸ਼ਾ ਕੀਤਾ ਸੈਂਟਰਾਂ ਆਉਣ ਤੋਂ ਬਾਅਦ, ਤੇ ਉਸ ਤੋਂ ਬਾਅਦ ਫਿਰ ਘਰਦਿਆਂ ਨੇ ਮੈਨੂੰ center ਭੇਜ ਦਿੱਤਾ, ਫਿਰ ਮੈਂ ਕੋਈ ਮਹੀਨੇ ਕੁ ਦੇ ਆਸ ਪਾਸ center ਰਿਹਾਂ ਉਸ ਤੋਂ ਬਾਅਦ ਮੈਂ center ਤੋਂ ਵਾਪਸ ਆਇਆ।

ਇੱਕ ਦਿਨ ਨਸ਼ੇ ਤੋਂ ਸਾਰੀ ਜ਼ਿੰਦਗੀ ਦੂਰ ਦੂਰ ਰਹੇਂਗਾ, ਤੂੰ ਚੰਗੀ ਸੰਗਤੀ ਵਿੱਚ ਰਹਿ, ਉਹ ਕਾਫ਼ੀ ਮੈਨੂੰ ਸਮਝਾਉਂਦਾ ਰਿਹਾ ਮੇਰਾ ਛੋਟਾ ਭਰਾ ਤੇ ਹੁਣ ਮੈਂ ਇਹੀ ਆਪਣੇ ਮਨ ਚ ਧਿਆਇਆ ਕਿ ਹੁਣ ਜਿੰਨਾ ਜ਼ਿੰਦਗੀ ਚ ਤੇਤੀ ਸਾਲ ਮੇਰੀ ਉਮਰ ਹੋ ਗਈ ਹੈ, ਤੇ ਹੁਣ ਮੈਂ ਨਸ਼ਾ ਨਹੀਂ ਕਰਨਾ, ਮੈਂ ਹੁਣ ਤਾਂ ਇਹ ਧਿਆਇਆ ਵਾ ਤੇ ਕਾਫ਼ੀ ਦਿਨ ਤੋਂ ਮੈਂ ਨਸ਼ਾ ਨਹੀਂ ਕੀਤਾ ਹੁਣ ਮੇਰੀ ਪਤਨੀ ਨਾਲ ਦੁਬਾਰਾ ਮੇਰੇ ਰਿਸ਼ਤੇ ਸਹੀ ਹੋਏ ਆ ਤੇ ਬੱਚੇ ਮੇਰਾ ਹੁਣ ਇੱਕ ਮੁੰਡਾ ਹੋਇਆ ਵਾ ਡੇਢ ਸਾਲ ਦਾ ਮੇਰਾ ਲੜਕਾ ਹੋ ਗਿਆ ਤੇ ਮੈਂ ਚਾਹੁਨਾ ਕਿ ਹੁਣ ਮੈਂ ਆਪਣੇ ਬੱਚਿਆਂ ਲਈ ਜੀਵਾਂ ਕਿਉਂਕਿ ਉੱਥੇ ਮੈਂ ਇੱਕ ਬਹੁਤ ਵਧੀਆ ਗੱਲ ਸਿੱਖੀ ਕਿ ਉਹਨਾਂ ਲਈ ਜਿਉਣਾ ਵਾਂ ਜੋ ਸਾਡੇ ਵੱਲ ਦੇਖ ਕੇ ਜਿਉਂਦੇ ਹੈ, ਪਰਿਵਾਰ ਮੇਰਾ ਮੇਰੇ ਵੱਲ ਦੇਖ ਕੇ ਹੀ ਜਿਉਂਦਾ ਸੀ, ਮੈਂ ਹੁਣ ਸੋਚਿਆ ਕਿ ਮੈਂ ਉਹਨਾਂ ਲਈ ਜਿਉਣਾ, ਜ਼ਿੰਦਗੀ ਚ ਬਹੁਤ ਨਸ਼ਾ ਕਰ ਲਿਆ, ਬਹੁਤ ਗ਼ਲਤ ਕੰਮ ਕਰ ਲਏ ਤੇ ਹੁਣ ਇਸ ਤੋਂ ਬਾਅਦ ਕੋਈ ਗ਼ਲਤ ਕੰਮ ਨੀ ਕਰਨਾ। ਤੇ ਹੁਣ ਵਧੀਆ ਚੱਲਦਾ ਪਿਆ ਵਾ paint ਦਾ paint ਦਾ ਕੰਮ ਵੀ ਮੈਂ ਜਾਣਦਾ paint ਦਾ ਕੰਮ ਵੀ ਮੈਂ ਕਰਦਾ ਤੇ paint ਦੇ ਕੰਮ ਦੇ ਵਿੱਚ ਚਲੋ ਵਧੀਆ ਗੁਜ਼ਾਰਾ ਚੱਲ ਰਿਹਾ ਹੁਣ ਘਰਦਾ। ਜ਼ਿੰਦਗੀ ਚ ਹੁਣ ਥੋੜ੍ਹੀ ਖ਼ੁਸ਼ੀ ਮਹਿਸੂਸ ਹੁੰਦੀ ਹੈ, ਸਿਹਤ ਮੇਰੀ ਥੋੜ੍ਹੀ ਵਿਗੜ ਗਈ ਸੀ ਸਿਹਤ ਹੁਣ ਦਿਨ ਦਿਨ, ਦਿਨੋਂ-ਦਿਨ ਬਿਹ ਬਿਹਤਰ ਹੁੰਦੀ ਜਾ ਰਹੀ ਹੈ ਤੇ ਉਮੀਦ ਇਹੀ ਰੱਖਾਂਗਾ ਕਿ ਹੁਣ ਮੈਂ ਨਸੇ ਤੋਂ ਦੂਰ ਰਵਾਂ। ਬੱਚੇ ਮੇਰੇ ਖ਼ੁਸ਼ ਆ wife ਮੇਰੀ ਨਾਲ ਰਿਸ਼ਤੇ ਮੇਰੇ ਪਤਨੀ ਨਾਲ ਸਹੀ ਹੋ ਗਿਆ ਫਿਰ ਤੇ ਮੈਂ ਚਾਹੁਨਾ ਕਿ ਹੁਣ ਮੈਂ ਨਸ਼ੇ ਤੋਂ ਦੂਰ ਹੀ ਰਵਾਂ ਤੇ ਇਸ ਤੋਂ ਬਾਅਦ ਮੈਂ ਹੁਣ ਸੋਚਿਆ ਕਿ ਮੈਂ ਕਾਰੋਬਾਰ ਚ ਤਰੱਕੀ ਕਰਨੀ ਹੈ ਜੋ ਮੈਂ ਗਵਾਇਆ ਵਾ ਉਹ ਵਾਪਸ ਲਿਆਉਣਾ ਵਾਂ ਮੈਂ ਘੱਟ ਤੋਂ ਘੱਟ ਵੀ ਤੀਹ ਲੱਖ ਬੱਤੀ ਲੱਖ ਰੁਪਇਆ ਨਸ਼ੇ ਦੌਰਾਨ ਉਜਾੜਿਆ। ਚਲੋ ਮੈਂ ਇੰਨਾ ਵਾਪਸ ਤੇ ਨੀ ਲਿਆ ਸਕਦਾ ਪਰ ਇੱਕ ਆਪਣੇ ਘਰਦਿਆਂ ਨੂੰ ਜੋ ਮੂਲ ਲੋੜ੍ਹਾਂ ਉਹਨਾਂ ਦੀਆਂ ਜੋ main ਜ਼ਰੂਰਤਾਂ ਉਹਨਾਂ ਦੀਆਂ, ਉਹ ਪੂਰੀਆਂ ਕਰ ਕਰਾਂਗਾ, ਇਹ ਮੈਂ ਹੁਣ ਤੱਕ ਸੋਚਿਆ ਬਾਕੀ ਘਰ ਮੇਰਾ ਵਿੱਕ ਗਿਆ, ਉਹ ਵੀ ਮੇਰਾ ਨਸ਼ੇ ਦੌਰਾਨ ਹੀ ਮੇਰਾ ਘਰ ਵਿੱਕਿਆ ਤੇ ਹੁਣ ਘਰ ਸੋਚਿਆ ਖ਼ਰੀਦਣ ਦਾ ਇੱਕ ਘਰ ਖ਼ਰੀਦਾਂਗਾ। ਤੇ ਮੰਮੀ ਵੀ support ਕਰ ਮੰਮੀ ਵੀ ਸਾਥ ਦਿੰਦੀ ਪਈ ਹੈ ਕਿ ਮੈਂ ਤੇਰੀ ਮਦਦ ਕਰਾਂਗੀ, ਜੇ ਤੂੰ ਨਸ਼ਾ ਹੁਣ ਨਹੀਂ ਕਰੇਂਗਾ, ਭਰਾ ਮੇਰਾ ਵੀ ਮੈਨੂੰ ਸਾਥ ਦੇ ਰਿਹਾ ਵੀ ਜੇ ਤੂੰ ਨਸ਼ਾ ਨਹੀਂ ਕਰੇਂਗਾ ਤੇ ਤੈਨੂੰ ਅਸੀਂ ਤੇਰਾ ਸਾਥ ਦੇਵਾਂਗੇ, ਭੈਣ ਮੇਰੀ ਵੀ ਕਹਿੰਦੀ ਹੈ ਕਿ ਜੇ ਤੂੰ ਨਸ਼ਾ ਨਹੀਂ ਕਰੇਂਗਾ ਤੇਰਾ ਸਾਥ ਦੇਵਾਂਗੇੇ ਤੇ ਨਸ਼ਾ ਜ਼ਿੰਦਗੀ ਚ ਰਿਹਾ ਬਹੁਤ ਕੁਛ ਗਵਾਇਆ ਪਰ

ਤੇ ਮੈਂ ਇਹੀ ਹੁਣ ਸੋਚਿਆ ਵਾ ਕਿ ਆਪਣੇ ਭੈਰ ਭਰਾਵਾਂ ਦਾ ਸਾਥ ਹੈ ਮੇਰੇ ਨਾਲ, ਇੱਕ ਚੰਗੀ society ਹੈ ਮੇਰੇ ਨਾਲ ਤੇ ਮੈਂ ਉਹਨਾਂ ਦੇ ਸਾਥ ਦੇ ਨਾਲ ਹੁਣ ਅੱਗੇ ਵਧਾਂ, ਤੇ ਹੋਰ ਵੀਰ ਭਰਾਵਾਂ ਨੂੰ ਵੀ ਬਚਾਵਾਂ, ਹੁਣ ਇੱਕ ਮੈਂ ਭਰਾ ਭੇਜਿਆ ਵਾ ਨਸ਼ਾ ਛਡਾਊ ਕੇਂਦਰ, ਉਹ ਮੇਰਾ ਰਿਸ਼ਤੇਦਾਰ ਸੀ ਤੇ ਹੁਣ ਮੈਂ ਸੋਚਿਆ ਵੀ ਮੈਂ ਜੋ ਨਸ਼ੇ ਕਰਦੇ ਆ, ਉਹਨਾਂ ਨੂੰ ਮੈਂ ਭੇਜਣਾ ਵਾਂ center ਨਸ਼ਾ ਛਡਾਊ ਵਾਲੇ ਕੇਂਦਰ, ਉਹਨਾਂ ਦੇ ਵੀ ਨਸ਼ੇ ਛਡਾਉਣੇ ਹੈ, ਹੁਣ ਮੈਂ ਇੱਕ ਮਕਸਦ ਜ਼ਿੰਦਗੀ ਚ ਬਣਾ ਲਿਆ ਜੋ ਚੀਜ਼ ਮੈਨੂੰ ਹੁਣ ਦੂਰ ਕਰੇਗੀ। ਕੇਂਦੇ ਇਟਲੀ ਦਾ ਤ੍ਰਿਣਵੇ ਸਾਲ ਦਾ ਬੁਜ਼ਰਗ ਪਿਛਲੇ ਦਿਨ ਬੇਹੱਦ ਬਿਮਾਰ ਹੋ ਗਿਆ ਨਕਲੀ ਸਾਹ ਲੈਣ ਲਾਇ ventilator ਤੇ ਰਿਆ ਬਚਨ ਦੀ ਕੋਈ ਆਗਿਆ ਨਾਈ ਸੀ ਪਾਰ ਡਾਕਟਰਾਂ ਦੀ ਮੇਹਰ ਸਦਕਾ ਬਚ ਗਿਆ ਹਸਪਤਾਲ ਤੂੰ ਛੁਟੀ ਮਿਲਣ ਸਮਾਂ ਡਾਕਟਰ ਨੇ ਕੀਆ.

ਕੋਈ ਜਰੂਰੀ ਨਾਈ ਹੈ ਪਰ ਰੋਵੋ ਨਾ ਬੁਜ਼ਰਗ ਨੇ ਜਵਾਬ ਦਿੱਤਾ ਕੇ ਪੈਸੇ ਤੇ ਮੇਰੇ ਕੋਲ ਬਟੇਰੇ ਨੇ ਮੈਂ ਤਵਣੁ ਆਪਣੇ ਸਾਰੇ ਦੀਨਾ ਦੇ ventilator ਵੱਧ ਤੂੰ ਵੱਧ ਹਾਰਚਾ ਦੇ ਦੀਆ ਗਏ ਫਿਰ ਰੋਂਦੇ ਕ੍ਯੂਂ ਹੋ ਡਾਕਟਰ ਨੇ ਮਾਰਾਵਾਂ ਨੂੰ ਜਾ ਪੂਛਿਆ ਬੁਜ਼ਰਗ ਕੇਹਨ ਲਗਾ ਰੋਂਦਾ ਤੇ ਮੈਂ ਤਹਾ. ਕੇ ਮੁਸ਼ਕ ਜਿਵੇ ਅਗਲਾ ਸਾਹ ਦੀ ਲੋੜ ਪੈ ਤੇ ਉਸਦੇ ਪੈਸੇ ਦੇਣੇ ਪੈਨ ਲਗੇ ਨੇ ਪਾਰ ਸਾਰੀ ਉਮਰ ਮੈਂ ਕੁਦਰਤ ਦੀਆ ਬਖਸ਼ਿਆ ਮੁਫ਼ਤ ਦੀਆ ਸਾਹ ਲੈਂਦਾ ਰਿਆ ਪਾਰ ਕਦੀ ਉਸਦਾ ਸ਼ੁਕਰਾਨਾ ਨਾਈ ਅੱਡਾ ਕੀਤਾ ਕਦੀ ਇਹਸਾਸ ਹੀ ਨਾ ਹੋਇਆ ਕੇ ਕੀਨੀ ਕੀਮਤੀ ਸੁਗਾਤ ਮੇਨੂ ਕੁਦਰਤ ਬਿਨਾ ਮੰਗੈ ਵੀ ਦੇਂਦੀ ਜਾ ਰਾਏ ਆ. ਇਹ ਅਨੂ ਸਮਝ ਹੀ ਨਾਈ ਆਹ ਰਾਏ ਕੇ ਬੀਤੇ ਦਾ ਕਿੰਜ ਕਾਰਜ ਚੁਕਾ ਕਿੰਜ ਸ਼ੁਕਰਾਨਾ ਕਾਰਾ ਡਾਕਟਰ ਤੇ ਬੁਜ਼ਰਗ ਕਿੰਨਾ ਚਿਰ ਹੰਜੂ ਬਹੰਦੇ ਰੇ ਨੋਟ ਦੀ ਤੁਹਾਡੀ ਦਿਲ ਤੇ ਹੱਥ ਬੁਜ਼ਰਗ ਅੱਜ ਕੁਦਰਤ ਦਾ ਸ਼ੁਕਰਾਨਾ ਕਾਰਨ ਹਾਸਪ੍ਤਾਲੂ ਬਾਹਿਰ ਨਿਕਲ ਗਿਆ. ਆਓ ਅੱਪਾ ਵੀ ਸਮੇ ਰੇਂਦੇ ਕੁਦਰਤ ਦੀਆ ਬਿਨ ਮੰਗੇ ਬਖਸ਼ਿਆ ਦਾਤਾ ਦਾ ਸ਼ੁਕਰਾਨਾ ਕਰਨਾ ਪਿੱਛੇ ਹੱਥ ਜੋੜੀਏ ਕਹੇ ਜੀ ਇਟਲੀ ਦਾ ਤ੍ਰਿਣਵੇ ਸਾਲ ਦਾ ਬੁਜ਼ਰਗ ਪਿਛਲੇ ਦਿਨ ਬੇਹੱਦ ਬਿਮਾਰ ਹੋ ਗਿਆ ਨਕਲੀ ਸਾਹ ਲੈਣ ਲਾਇ ventilator ਤੇ ਰਿਆ ਬਚਣ ਦੀ ਕੋਈ ਆਗਿਆ ਨਾਈ ਸੀ.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 ਫਿਰ ਰੋਂਦੇ ਕ੍ਯੂਂ ਹੋ ਡਾਕਟਰ ਨੇ ਹੈਰਾਨ ਹੋਂਦਿਆ ਪੂਛਿਆ ਬੁਜ਼ਰਗ ਕੇਹਨ ਲਗਾ ਰੋਂਦਾ ਤੇ ਮੈਂ ਤਹਾ ਕੇ ਕੁਜ ਕਰਿ ਨਕਲੀ ਸਾਹ ਦੀ ਲੋੜ ਪੈ ਤੇ ਓਦੇ ਪੈਸੇ ਦੇਣੇ ਪੈ ਰਹੇ ਨੇ ਪਾਰ ਸਾਰੀ ਉਮਰ ਮੈਂ ਕੁਦਰਤ ਦੀ ਬਖਸ਼ੀ ਮੁਫ਼ਤ ਦੀਆ ਸਾਹ ਲੈਂਦਾ ਰਿਆ. ਪਾਰ ਕਦੇ ਉਸਦਾ ਸ਼ੁਕਰਾਨਾ ਵੀ ਨਾ ਕਿੱਤਾ ਕਦੇ ਇਹਸਾਸ ਹੀ ਨਾ ਹੋਇਆ ਕੇ ਕੀਨੀ ਕੀਮਤੀ ਸੁਗਾਤ ਕੁਦਰਤ ਮੇਨੂ ਕੁਦਰਤ ਬਿਨਾ ਮੰਗੇ ਹੀ ਦੇਂਦੀ ਜਾ ਰਾਏ ਆ ਇਹ ਮੇਨੂ ਸਮਝ ਹੀ ਨਾਈ ਆਈ ਕੇ ਬੀਤੇ ਦਾ ਕਿੰਜ ਕਾਰਜ ਚੁਕਾਵੈ ਕਿੰਜ ਸ਼ੁਕਰਾਨਾ ਕਾਰਾ ਡਾਕਟਰ ਤੇ ਬੁਜ਼ਰਗ ਕਿੰਨਾ ਚਿਰ ਹੰਜੂ ਬਹੰਦੇ ਰਹੇ. ਨੋਟ ਦੀ ਤੁਹਾਡੀ ਦਿਲ ਤੇ ਰੱਖ ਬੁਜ਼ਰਗ ਅੱਜ ਕੁਦਰਤ ਦਾ ਸ਼ੁਕਰਾਨਾ ਕਾਰਨ ਅੱਜ ਹਾਸਪ੍ਤਾਲੂ ਬਾਹਿਰ ਨਿਕਲ ਗਿਆ ਆਓ ਅੱਪਾ ਵੀ ਸਮੇ ਰੇਂਦੇ ਕੁਦਰਤ ਦੀਆ ਬਿਨ ਮੰਗੇ ਬਖਸ਼ਿਆ ਦਾਤਾ ਦਾ ਸ਼ੁਕਰਾਨਾ ਕਰਨਾ ਪਿੱਛੇ ਕੱਟ ਲੋੜੀਏ ਜਾਂਦੀ ਇਟਲੀ ਦਾ ਤੇਰੀਆਂਵੇ ਸਾਲ ਦਾ ਬੁਜ਼ਰਾਹ ਪਿਛਲੇ ਦਿਨ ਬੇਹੱਦ ਬਿਮਾਰ ਹੋ ਗਿਆ. ਨਕਲੀ ਸਾਹ ਲੈਣ ਲਾਇ ventilator ਤੇ ਰਿਆ ਬਚਨ ਦੀ ਕੋਈ ਆਗਿਆ ਨਾਈ ਸੀ ਪਾਰ ਡਾਕਟਰਾਂ ਦੇ ਮੇਹਰ ਸਦਕਾ ਬਚ ਗਿਆ ਹਸਪਤਾਲ ਤੂੰ ਛੁਟੀ ਮਿਲਣ ਤੇ ਡਾਕਟਰ ਨੇ ਕੀਆ ਕਿ ਉਂਜ ਤੇ ਹਸਪਤਾਲ ਦਾ ਕੋਈ bill ਨਾਈ ਹੈ ਪਾਰ ਜੇ ਕਰ ਤੁਸੀਂ ਦਾਨ ਕਰਨਾ ਚਾਨੇ ਹੋ.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 ਕੇ ਪੈਸੇ ਤੇ ਮੇਰੇ ਕੋਲ ਬੈਤੇਰੇ ਨੇ ਮੈਂ ਤਵਣੁ ਆਪਣੇ ਸਾਰੇ ਦੀਨਾ ਦੇ ventilator ਦਾ ਵੱਧ ਤੂੰ ਵੱਧ ਹਾਰਚਾ ਦੇ ਦੀਆ ਗਏ ਫਿਰ ਰੋਂਦੇ ਕ੍ਯੂਂ ਹੋ ਡਾਕਟਰ ਨੇ ਹੀਰਾਂ ਹੋਂਦੇ ਪੂਛਿਆ ਬੁਜ਼ਰਗ ਕੇਹਨ ਲਗਾ ਰੋਂਦਾ ਤੇ ਮੈਂ ਤਹਾ ਕੇ ਮੈਨੂੰ ਕੁਛ ਕਿ ਦਿਨ ਨਕਲੀ ਸਾਹ ਦੀ ਲੋੜ ਪੈ. ਤੇ ਉਸਦੇ ਪੈਸੇ ਦੇਣੇ ਪੈ ਰਹੇ ਨੇ ਪਾਰ ਸਾਰੀ ਉਮਰ ਮੈਂ ਕੁਦਰਤ ਦੇ ਬਖਸ਼ੇ ਮੁਫ਼ਤ ਦੀਆ ਸਾਹ ਲੈਂਦਾ ਰਿਆ ਪਾਰ ਕਦੇ ਉਸਦਾ ਸ਼ੁਕਰਾਨਾ ਵੀ ਨਾ ਅੱਡਾ ਕੀਤਾ ਕਦੇ ਇਹਸਾਸ ਹੀ ਨਾ ਹੋਇਆ ਕੇ ਕੀਨੀ ਕੀਮਤੀ ਸੁਗਾਤ ਮੈਨੂੰ ਕੁਦਰਤ ਬਿਨਾ ਮੰਗੇ ਹੀ ਦੇਂਦੀ ਜਾ ਰੀ ਆ ਇਹ ਮੈਨੂੰ ਸਮਾਜ ਹੀ ਨਾਈ ਆਈ.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 ਆਓ ਅੱਪਾ ਵੀ ਸਮੇ ਰੇਂਦੇ ਕੁਦਰਤ ਦੀਆ ਬਿਨ ਮੰਗੇ ਬਖਸ਼ਿਆ ਦਾਤਾ ਦਾ ਸ਼ੁਕਰਾਨਾ ਕਰਨਾ ਸਿਖੀਏ ਹੱਥ ਜੋੜੀਏ ਕੇਂਦੀ ਇਟਲੀ ਦਾ ਤੇਰੀਆਂਵੇ ਸਾਲ ਦਾ ਬੁਜ਼ਰਗ ਪਿਛਲੇ ਦਿਨ ਬੇਹੱਦ ਬਿਮਾਰ ਹੋ ਗਿਆ ਨਕਲੀ ਸਾਹ ਲੈਣ ਲਾਇ ventilator ਤੇ ਹੈਗਾ ਬਚਨ ਦੇ ਕੋਈ ਆਗਿਆ ਨਾਈ ਸੀ.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 ਫਿਰ ਰੋਂਦੇ ਕ੍ਯੂਂ ਹੋ ਡਾਕਟਰ ਨੇ ਹੈਰਾਨ ਹੋਂਦੇ ਪੂਛਿਆ ਬੁਜ਼ਰਗ ਕੇਹਨ ਲਗਾ ਰੋਂਦਾ ਤੇ ਮੈਂ ਤਹਾ ਕੇ ਮੈਨੂੰ ਕੁਛ ਕਿ ਦਿਨ ਨਕਲੀ ਸਾਹ ਦੀ ਲੋੜ ਪੈ ਤੇ ਉਸਦੇ ਪੈਸੇ ਦੇਣੇ ਪੈ ਗਏ ਨੇ ਪਾਰ ਸਾਰੀ ਉਮਰ ਕੁਦਰਤ ਦੇ ਬਖਸ਼ੇ ਮੁਫ਼ਤ ਦੀਆ ਸਾਹ ਲੈਂਦਾ ਰਿਆ. ਪਾਰ ਕਦੇ ਉਸਦਾ ਸ਼ੁਕਰਾਨਾ ਨਾਈ ਅੱਡਾ ਕੀਤਾ ਕਦੀ ਇਹਸਾਸ ਹੀ ਨਾ ਹੋਇਆ ਕੇ ਕੀਨੀ ਕੀਮਤੀ ਸੁਗਾਤ ਕੁਦਰਤ ਮੈਨੂੰ ਬਿਨਾ ਮੰਗੇ ਹੀ ਦੇਂਦੀ ਜਾ ਰਾਏ ਹੈ ਇਹ ਮੈਨੂੰ ਸਮਝ ਹੀ ਨਾਈ ਆਈ ਕੇ ਬੀਤੀ ਦਾ ਕਿ ਕਾਰਜ ਚੁਕਾਵੈ ਕਿੰਜ ਸ਼ੁਕਰਾਨਾ ਕਾਰਾ ਡਾਕਟਰ ਤੇ ਬੁਜ਼ਰਗ ਕਿੰਨਾ ਚਿਰ ਹੰਜੂ ਬਹੰਦੇ ਰੇ. ਨੋਟ ਤੁਹਾਡੀ ਦਿਲ ਤੇ ਰੱਖ ਬੁਜ਼ਰਗ ਅੱਜ ਕੁਦਰਤ ਸ਼ੁਕਰਾਨਾ ਕਾਰਨ ਹਾਸਪ੍ਤਾਲੂ ਬਾਹਿਰ ਨਿਕਲ ਗਿਆ ਆਓ ਆਪ ਵੀ ਸਮੇ ਰੈਂਡੀਆ ਕੁਦਰਤ ਦੀਆ ਬਿਨ ਮੰਗੇ ਬਖਸ਼ਿਆ ਦਾ ਸ਼ੁਕਰਾਨਾ ਕਰਨਾ ਸਿਖੀਏ ਹੱਥ ਜੋਰਯੀ ਕੈਂਦੀ ਇਟਲੀ ਦਾ ਤਾਰੀਆਂਵੇ ਸਾਲ ਦਾ ਬੁਜ਼ਰਗ ਪਿਛਲੇ ਦਿਨ ਬੇਹੱਦ ਬਿਮਾਰ ਹੋ ਗਿਆ. ਨਕਲੀ ਸਾਹ ਲੈਣ ਲਾਇ ventilator ਤੇ ਰਿਆ ਬਚਨ ਦੀ ਕੋਈ ਆਗਿਆ ਨਾਈ ਸੀ ਪਾਰ ਡਾਕਟਰਾਂ ਦੀ ਮੇਹਰ ਸਦਕਾ ਬਚ ਗਿਆ ਹਸਪਤਾਲ ਤੂੰ ਛੁਟੀ ਮਿਲਣ ਸਮੇ ਡਾਕਟਰ ਨੇ ਕੀਆ ਕੇ ਉਂਜ ਤੇ ਹਸਪਤਾਲ ਦਾ ਕੋਈ bill ਨਾਈ ਹੈ ਪਾਰ ਜੇ ਕਰ ਤੁਸੀਂ ਦਾਨ ਕਰਨਾ ਚਾਨੇ ਹੋ.

ਕੇ ਪੈਸੇ ਤੇ ਮੇਰੇ ਕੋਲ ਬੈਤੇਰੇ ਨੇ ਮੈਂ ਤਵਣੁ ਆਪਣੇ ਸਾਰੇ ਦੀਨਾ ਦੇ ventilator ਦੇ ਵੱਧ ਤੂੰ ਵੱਧ ਹਾਰਚਾ ਦੇ ਦੀਆ ਗਏ ਫਿਰ ਰੋਂਦੇ ਕਿਊ ਹੋ ਡਾਕਟਰ ਨੇ ਹੈਰਾਨ ਹੋਂਦਿਆ ਪੂਛਿਆ ਬੁਜ਼ਰਗ ਕੇਹਨ ਲਗਾ ਰੋਂਦਾ ਤੇ ਮੈਂ ਤਹਾ ਕੇ ਕੁਛ ਕੇ ਦਿਨ ਨਕਲੀ ਸਾਹ ਦੀ ਲੋੜ ਪੈ.

ਆਓ ਆਪ ਵੀ ਸਮੇ ਰੈਂਡੀਆ ਕੁਦਰਤ ਦੀਆ ਬਿਨ ਮੰਗੇ ਬਖਸ਼ਿਆ ਦਾਤਾ ਦਾ ਸਿਖੀਏ ਹੱਥ ਜੋੜੀਏ ਕੈਂਦੀ ਇਟਲੀ ਦਾ ਤ੍ਰਿਣਵੇ ਸਾਲ ਦਾ ਬੁਜ਼ਰਗ ਪਿਛਲੇ ਦਿਨ ਬੇਹੱਦ ਬਿਮਾਰ ਹੋ ਗਿਆ ਨਕਲੀ ਸਾਹ ਲੈਣ ਲਾਇ ventilator ਤੇ ਰਿਆ ਬਚਨ ਦੀ ਕੋਈ ਆਗਿਆ ਨਾਈ ਸੀ.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 ਫਿਰ ਰੋਂਦੇ ਕ੍ਯੂਂ ਹੋ ਡਾਕਟਰ ਨੇ ਹੈਰਾਨ ਹੋਂਦਿਆ ਪੂਛਿਆ ਬੁਜ਼ਰਗ ਕੇਹਨ ਲਗਾ ਰੋਂਦਾ ਤੇ ਮੈਂ ਤਹਾ ਕੇ ਮੈਨੂੰ ਕੁਛ ਕਿ ਦਿਨ ਨਕਲੀ ਸਾਹ ਦੀ ਲੋੜ ਪੈ ਤੇ ਮੈਨੂੰ ਉਸਦੇ ਪੈਸੇ ਦੇਣੇ ਪੈ ਰਹੇ ਨੇ ਪਾਰ ਸਾਰੀ ਉਮਰ ਮੈਂ ਕੁਦਰਤ ਦੀ ਬਖਸ਼ੀ ਮੁਫ਼ਤ ਦੀਆ ਸਾਹ ਲੈਂਦਾ ਰਿਆ.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 ਕੇ ਪੈਸੇ ਤੇ ਮੇਰੇ ਕੋਲ ਬੈਤੇਰੇ ਨੇ ਮੈਂ ਤਵਣੁ ਆਪਣੇ ਸਾਰੇ ਦੀਨਾ ਦੇ ventilator ਦਾ ਵੱਧ ਤੂੰ ਵੱਧ ਹਾਰਚਾ ਦੇ ਦੀਆ ਗਏ ਫਿਰ ਰੋਂਦੇ ਕ੍ਯੂਂ ਹੋ ਡਾਕਟਰ ਨੇ ਹੈਰਾਨ ਹੋਂਦਿਆ ਪੂਛਿਆ ਬੁਜ਼ਰਗ ਕੇਹਨ ਲਗਾ ਹੋਂਦ ਤੇ ਮੈਂ ਤਹਾ ਕੇ ਕੁਛ ਕਿ ਦਿਨ ਨਕਲੀ ਸਾਹ ਦੀ ਲੋੜ ਪੈ. ਤੇ ਉਸਦੇ ਪੈਸੇ ਦਿਨੇ ਪੈ ਰਹੇ ਨੇ ਪਾਰ ਸਾਰੀ ਉਮਰ ਮੈਂ ਕੁਦਰਤ ਦੀ ਬਖਸ਼ਿਆ ਮੁਫ਼ਤ ਦੀਆ ਸਾਹ ਲੈਂਦਾ ਰਿਆ ਪਾਰ ਕਦੀ ਉਸਦਾ ਸ਼ੁਕਰਾਨਾ ਵੀ ਨਾ ਕਿੱਤਾ ਕਦੀ ਇਹਸਾਸ ਹੀ ਨਾ ਹੋਇਆ ਕਿ ਕੀਨੀ ਕੀਮਤੀ ਸੁਗਾਤ ਮੈਨੂੰ ਕੁਦਰਤ ਬਿਨਾ ਮੰਗੇ ਹੀ ਦੇਂਦੀ ਜਾ ਰਾਏ ਹੈ ਹੁਣ ਮੈਨੂੰ ਸਮਝ ਹੀ ਨਹੀਂ ਆਹ ਰਹੀ. ਕੇ ਬੀਤੇ ਦਾ ਕਿੰਜ ਕਾਰਜ ਚੁਕਾਵੈ ਕਿੰਜ ਸ਼ੁਕਰਾਨਾ ਕਾਰਾ ਡਾਕਟਰ ਤੇ ਬੁਜ਼ਰਗ ਕਿੰਨਾ ਚਿਰ ਹੰਜੂ ਬਹੰਦੇ ਰਹੇ ਨੋਟ ਦੀ ਤੁਹਾਡੀ ਦਿਲ ਤੇ ਰੱਖ ਬੁਜ਼ਰਗ ਅੱਜ ਕੁਦਰਤ ਦਾ ਸ਼ੁਕਰਾਨਾ ਕਾਰਨ ਹਾਸਪ੍ਤਾਲੂ ਬਾਹਿਰ ਨਿਕਲ ਗਿਆ. ਆਓ ਆਪ ਵੀ ਸਮੇ ਰੈਂਡੀਆ ਕੁਦਰਤ ਦੀਆ ਬਿਨ ਮੰਗੇ ਬਖਸ਼ਿਆ ਦਾਤਾ ਦਾ ਸਿਖੀਏ ਹੱਥ ਜੋੜੀਏ ਕੈਂਦੀ ਇਟਲੀ ਦਾ ਤ੍ਰਿਣਵੇ ਸਾਲ ਦਾ ਬੁਜ਼ਰਗ ਪਿਛਲੇ ਦਿਨ ਬੇਹੱਦ ਬਿਮਾਰ ਹੋ ਗਿਆ ਨਕਲੀ ਸਾਹ ਲੈਣ ਲਾਇ ventilator ਤੇ ਰਿਆ ਬਚਨ ਦੀ ਕੋਈ ਆਗਿਆ ਨਾਈ ਸੀ.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 ਫਿਰ ਰੋਂਦੇ ਕ੍ਯੂਂ ਹੋ ਡਾਕਟਰ ਨੇ ਹੈਰਾਨ ਹੋਂਦਿਆ ਪੂਛਿਆ ਬੁਜ਼ਰਗ ਕੇਹਨ ਲਗਾ ਰੋਂਦਾ ਤੇ ਮੈਂ ਤਹਾ ਕੇ ਮੈਨੂੰ ਕੁਛ ਕਿ ਦਿਨ ਨਕਲੀ ਸਾਹ ਦੀ ਲੋੜ ਪੈ ਤੇ ਮੈਨੂੰ ਉਸਦੇ ਪੈਸੇ ਦੇਣੇ ਪੈ ਰਹੇ ਨੇ ਪਾਰ ਸਾਰੀ ਉਮਰ ਮੈਂ ਕੁਦਰਤ ਦੀ ਬਖਸ਼ੀ ਮੁਫ਼ਤ ਦੀਆ ਸਾਹ ਲੈਂਦਾ ਰਿਆ.